ਉਹਨੇ ਆਪਣੇ ਸਾਰੇ ਭਾਵਾਂ ਨੂੰ ਪਤੀ ਦੀ ਖੁਸ਼ੀ ਚ ਲੀਨ ਕਰ ਦਿੱਤਾ ਸੀ, ਆਉਣ ਵਾਲੇ ਖਤਰਿਆਂ ਨੂੰ ਝੱਲਣ ਲਈ ਆਪਣੇ ਆਪ ਨੂੰ ਬਹੁਤ ਹੱਦ ਤੱਕ ਤਿਆਰ ਕਰ ਲਿਆ।

ਹੌਲੀ ਹੌਲੀ ਪੁੱਤਰ ਪ੍ਰਾਪਤੀ ਦੀ ਲਗਨ ਉਹਦੇ ਦਿਲ ਵਿੱਚ ਸਗੋਂ ਅੱਗੇ ਨਾਲੋਂ ਵੀ ਦੂਣੀ ਹੋ ਗਈ। ਸ਼ੰਕੁਤਲਾ ਦੀਆਂ ਸਹੁੰਆਂ ਜੋਗਿੰਦਰ ਸਿੰਘ ਨੂੰ ਯਾਦ ਸਨ। ਉਹ ਕਦੀ ਕਦੀ ਨਵੀਂ ਵਹੁਟੀ ਦੇ ਸੁਪਨੇ ਵੀ ਲੈਣ ਲੱਗ ਗਿਆ। ਅੰਤ ਇਹ ਖਿਆਲ ਅਮਲੀ ਸੂਰਤ ਪਕੜ ਗਏ ਅਤੇ ਉਸ ਆਪਣੇ ਕਈ ਯਾਰਾਂ ਦੋਸਤਾਂ ਨੂੰ ਵੀ ਮਦਦ ਕਰਨ ਲਈ ਵੰਗਾਰਿਆ। ਉਹਨੇ ਇਹ ਭੇਤ ਸ਼ੰਕੁਤਲਾ ਨੂੰ ਨਹੀਂ ਸੀ ਦਿੱਤਾ ਪਰ ਉਹ ਇਹ ਨਹੀਂ ਸੀ ਜਾਣਦਾ, ਕਿ ਉਹ ਜਿਹੜੇ ਸੰਜਦੇ ਸੱਤੂ ਗਿਆ ਪਿਹਾ ਰਿਹਾ। ਉਹਨਾ ਦੇ ਸੁਆਦ ਦਾ ਪਤਾ ਉਦੋਂ ਹੀ ਲੱਗੇਗਾ, ਜਦੋਂ ਮੂੰਹ ਚ ਪੈਣਗੇ। ਇੱਕ ਦਿਨ ਸ਼ੰਕੁਤਲਾ ਰੋਟੀ-ਟੁੱਕ ਤੋਂ ਵਿਹਲੀ ਹੋ ਕੇ ਕਮਰੇ ਚ ਬੈਠੀ ਦੁਪੱਟਾ ਤੇ ਚਿਕਨ ਕੱਢ ਰਹੀ ਸੀ। ਧਾਗੇ ਦੀ ਅਹ ਦੋ ਰੰਗ ਮੁੱਕ ਗਏ, ਉਹਨੇ ਨੌਕਰ ਜੱਗੂ ਨੂੰ ਆਵਾਜ਼ ਦਿੱਤੀ, ਜੱਗੂ ਜਾ ਮੈਨੂੰ ਬਾਹਰੋਂ ਇਹਨਾ ਦੇ ਰੰਗਾਂ ਦਾ ਧਾਗਾ ਲਿਆ ਦੇ, ਜੱਗੂ ਲਾਗੇ ਬੈਠਾ ਹੱਥ ਚ ਗੁਰਮੁੱਖੀ ਦਾ ਅਖਬਾਰ ਲਈ ਪੜ੍ਹ ਰਿਹਾ ਸੀ। ਅੱਛਾ ਉਹ ਅਖਬਾਰ ਰੱਖ ਕੇ ਪੈਸੇ ਲੈ ਕੇ ਉਹ ਬਾਜ਼ਾਰ ਚਲਾ ਗਿਆ ਸ਼ੰਕੁਤਲਾ ਅਖਬਾਰ ਪੜ੍ਹਨ ਲੱਗ ਪਈ। ਇੱਕ ਮਹੀਨੇ ਦਾ ਪੁਰਾਣਾ ਪਰਚਾ ਸੀ, ਵਰਕੇ ਫਰੋਲਦਿਆਂ ਫਰੋਲਦਿਆਂ ਅਚਾਨਕ ਉਹਦੀ ਨਜ਼ਰ ਇੱਕ ਸੁਰਖੀ ਤੇ ਜਾ ਪਈ, ਲਿਖਿਆ ਸੀ। ਵਰ ਲਈ ਕੰਨਿਆ ਦੀ ਲੋੜ ਹੈ। ਉਹ ਜ਼ਰਾ ਗਹੁ ਨਾਲ ਉਹਨੂੰ ਪੜ੍ਹਨ ਲੱਗੀ, ਇਸ਼ਤਿਹਾਰ ਇਸ ਤਰ੍ਹਾਂ ਸੀ, ਮੇਰੇ ਇੱਕ ਪਤਵੰਤੇ ਅਤੇ ਖਾਨਦਾਨੀ ਸਿੱਖ ਦੋਸਤ ਲਈ ਨੌਜਵਾਨ ਕੁਆਰੀ ਸੁੰਦਰ ਪੜ੍ਹੀ ਲਿਖੀ ਸੁਸ਼ੀਲ ਪਤਨੀ ਦੀ ਲੋੜ ਹੈ। ਵਰ ਦੀ ਉਮਰ ਤੀਹ ਸਾਲ ਦੀ ਹੈ। ਆਪ ਕਲਰਕੀ ਦੇ ਅਹੁਦੇ ਤੇ ਹੈ। ਇਸ ਤੋਂ ਛੁੱਟ ਜ਼ਮੀਨ ਜਾਇਦਾਦ ਦੇ ਮਾਲਕ ਵੀ ਹਨ। ਆਪਣੇ ਆਪ ਦੇ ਘਰ ਸੁਪਤਨੀ ਮੌਜੂਦ ਹੈ, ਪਰ ਸੰਤਾਨ ਪ੍ਰਾਪਤੀ ਲਈ ਦੂਜੇ ਵਿਆਹ ਦੀ ਲੋੜ ਹੈ। ਲਿਖਤ-ਪੜ੍ਹਤ ਹੇਠ ਲਿਖੇ ਪਤੇ ਤੇ ਕਰੋ। ਇਕਬਾਲ ਸਿੰਘ ਅਖਬਾਰ ਲਾਹੌਰ। ਲੇਖ ਪੜ੍ਹਦਿਆਂ ਪੜ੍ਹਦਿਆਂ ਸ਼ੰਕੁਤਲਾ ਦੇ ਦਿਲ ਚ ਸ਼ੱਕ ਹੋਇਆ, ਇਹ ਸ਼ੱਕ ਨਿਸ਼ਚੇ ਚ ਬਦਲ ਗਿਆ। ਜਦ ਉਹਨੇ ਹੇਠਾਂ ਇਕਬਾਲ ਸਿੰਘ ਦਾ ਨਾਮ ਪੜ੍ਹਿਆ। ਜੋ ਉਹਦੇ ਪਤੀ ਦਾ ਗੂੜ੍ਹਾ ਦੋਸਤ ਸੀ। ਜਿਹੜਾ ਬੀਜ ਸ਼ੰਕੁਤਲਾ ਨੂੰ ਬੰਜ਼ਰ ਧਰਤੀ ਸਮਝ ਕੇ ਉਸ ਚ ਸਹਿਜ ਭਾਅ ਨਾਲ ਸੁੱਟ ਦਿੱਤਾ ਸੀ। ਉਹਦਾ ਬੂਟਾ ਐਨੀ ਛੇਤੀ ਪੁੰਗਰ ਕੇ ਅਤੇ ਐਨੀਆਂ ਲੰਬੀਆਂ ਜੜ੍ਹਾ ਫੜ੍ਹ ਲਏਗਾ, ਇਸ ਗੱਲ ਦਾ ਉਹਨੂੰ ਸੁਪਨੇ ਵਿੱਚ ਵੀ ਖਿਆਲ ਨਹੀਂ ਸੀ। ਉਹਦੇ ਦਿਲ ਨੂੰ ਇੱਕ ਧੱਕਾ ਜਿਹਾ ਵੱਜਾ, ਪਰ ਝੱਟ ਹੀ ਉਹਨੇ ਆਪਣੇ ਆਪ ਨੂੰ ਸੰਭਾਲ ਕੇ ਦਿਲ ਨੂੰ ਦਿਲਬਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਹ ਦਿਲਬਰੀਆਂ ਉਸੇ ਤਰ੍ਹਾਂ ਦੀਆਂ ਸਨ ਜਿਸ ਤਰ੍ਹਾਂ ਇੱਕ ਭੁੱਖ ਨਾਲ ਰੋ ਰਹੇ ਬੱਚੇ ਨੂੰ ਕੋਈ ਖਿਡਾਉਣੇ ਦੇ ਕੇ ਚੁੱਪ ਕਰਾਉਣ ਦਾ ਯਤਨ ਕਰੇ ਇੱਕ ਵਾਰੀ ਗੁੱਸੇ ਨਾਲ ਉਹਦਾ ਚਿਹਰਾ ਤਮ-ਤਮਾਾ ਉੱਠਿਆ। ਸੋਚਣ ਲੱਗੀ ਮੇਰੇ ਸਾਹਮਣੇ ਨਾਂਹ ਨੂੰਹ ਕਰਦੇ ਰਹਿੰਦੇ ਨੇ।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

ਅੱਜ ਨਾ ਮੈਂ ਤੁਹਾਡੇ ਨਾਲ ਇੱਕ game ਬਾਰੇ ਹੋਰ ਬਾਰੇ ਗਮ ਅਹ ਗੱਲ ਕਰਨ ਲੱਗਾ ਉਹ ਇੱਕ game ਹੁੰਦੀ ਸੀਗੀ FIFA Ten FIFA Ten ਇੱਕ ਨਾ computer ਦੇ ਵਿੱਚ game ਹੁੰਦੀ ਸੀਗੀ ਜਿਹਦੇ ਵਿੱਚ ਕੀ ਹੁੰਦਾ ਸੀਗਾ ਜਿਹਨੂੰ Football ਦੇ ਇੱਕ match ਲੱਗਦੇ ਹੁੰਦੇ ਸੀਗੇ। Soccer ਜਿਹਨੂੰ ਆਪਾਂ ਕਹਿ ਦਿੰਨੇ ਆ Football ਹੈ ਨਾ ਪਿੰਡਾਂ ਦੇ ਵਿੱਚ ਤਾਂ ਜਿਦਾਂ ਸਾਡੇ Football ਹੀ ਕਹਿੰਦੇ ਆ ਤੇ Football ਦੇ ਨਾ match ਹੁੰਦੇ ਸੀ ਉਹ ਅਲੱਗ-ਅਲੱਗ teams ਦੇ ਜਿਵੇਂ Manchester United ਦਾ ਕਰਾਤਾ ਜਾਂ ਮੰਨ ਕੇੇ ਚੱਲੋ ਕਿਸੇ ਹੋਰ ਜਿੰਨੀਆਂ ਵੀ ਬਾਹਰ ਦੀਆਂ teams ਜਾਂ clubs ਦੀਆਂ teams ਸਾਰੀਆਂ teams ਦੇ ਹੈ ਨਾ ਆਪਸ ਵਿੱਚ ਜਿਵੇਂ ਜਾਂ World Cup ਦੇ match ਜਿਵੇਂ Italy ਦਾ ਕਰਾਤਾ ਜਾਂ Brazil ਦਾ ਕਰਾਤਾ ਆਏਂ ਜਿਉਂ ਹੋਰ ਕਿਸੇ teams ਦਾ ਕਰਾਤਾ ਤੇ ਉਹ match ਤਾਂ ਚਲੋ ਅਸੀਂ

ਕਹਿ ਦੇਈਏ ਵੀ ਆਪਾਂ ਖੁਦ ਦੀ team ਇੱਕ ਆਪਾਂ ਬਣਾ ਲੈਂਦੇ ਸੀ, ਉਸੇ game ਦੇ ਵਿੱਚ ਜਿੱਦਾਂ ਹੋਰ teams ਹੁੰਦੀਆਂ ਸੀ ਨਾ ਵੀ ਜਿਵੇਂ ਥੋਨੂੰ ਦੱਸਿਆ Brazil ਹੋਗੀ ਜਾਂ ਹੋਰ ਕੋਈ ਹੋਗੀ ਹੈ ਨਾ ਉੱਦਾਂ ਇੱਕ ਆਪਾਂ ਇੱਕ ਨਾ ਖੁਦ ਦੀ team ਵੀ ਬਣਾ ਲੈਂਦੇ ਹੁੰਦੇ ਸੀਗੇ ਤੇ ਮੈਂ ਕੀ ਕਰਨਾ ਨਾ ਬਈ ਸਾਡੇ ਨਾ ਪਿੰਡ ਦੇ ਵਿੱਚ Football ਬਹੁਤ ਜ਼ਿਆਦਾ ਮਸ਼ਹੂਰ ਆ ਤੇ ਮੈਂ ਆਵਦੇ ਪਿੰਡ ਦੇ ਨਾਮ ਉੱਤੇ team ਬਣਾ ਲੈਣੀ ਤੇ ਫਿਰ ਅਸੀਂ ਖੇਡਣਾ ਵੀ ਉਹਦੇ ਵਿੱਚ ਕੀ ਹੁੰਦਾ ਸੀਗਾ ਵੀ ਕੱਲਾ-ਕੱਲਾ ਨਾ ਇੱਕ player ਤਿਆਰ ਹੋ ਜਾਂਦਾ ਸੀਗਾ ਉਹਦੇ ਚ ਵੀ player ਨੂੰ ਆਪਾਂ ਕਿੰਨੀ ਕੁ capability ਦੇਣੀ ਆ ਵੀ ਉਹਦੀ ਆਪਾਂ ਭਾਜ ਕਿੰਨੀ ਦੇਣੀ ਆ stamina ਕਿੰਨਾ ਦੇਣਾ ਜਾਂ ਉਹਦਾ ਖੇਡਣ ਦਾ ਤਰੀਕਾ endurance ਉਹ ਨਾ ਨਿੜੱਨਵੇਂ-ਨਿੜੱਨਵੇਂ highest ਹੁੰਦਾ ਸੀਗਾ ਜਿਵੇਂ ਚੰਗੇ player ਹੁੰਦੇ ਸੀ ਨਾ ਜਿਵੇਂ Beckham ਹੋ ਗਿਆ Ronaldo ਹੋ ਗਿਆ ਜਾਂ ਜਿੰਨੇ ਵੀ ਹੋਰ ਤਕੜੇ player ਆ ਨਾ ਸਾਰਿਆਂ ਦੇ ਨਾਮ ਤਾਂ ਹੁਣ ਮੈਂ ਲੈ ਨੀ ਸਕਦਾ ਕਾਫੀ ਤਕੜੇ player ਜਿਹੜੇ ਹੁੰਦੇ ਸੀ ਉਨ੍ਹਾਂ ਦੇ ਅੱਸੀ, ਨੱਬੇ, ਬਾਨਵੇਂ, ਅਠਾਨਵੇਂ, ਪਚਾਨਵੇਂ ਐਦਾਂ-ਐਦਾਂ ਦੇ ਸੀ ਤੇ ਜਿਹੜੀ ਮੈਂ ਆਪਣੀ ਜਿਹੜੀ ਖੁਦ ਦੀ team ਤਿਆਰ ਕਰਦਾ ਹੁੰਦਾ ਸੀਗਾ ਉਹਦੇ ਵਿੱਚ ਮੈਂ ਹਰ player ਨੂੰ ਫੁੱਲ ਤਕੜਾ ਰੱਖਣਾ

ਤੇ ਜਿਵੇਂ-ਜਿਵੇਂ ਜਿਹੜੇ ਸਾਡੇ ਪਿੰਡ ਦੇ player ਖੇਡਦੇ ਸੀਗੇ, ਮੈਂ ਉਨ੍ਹਾਂ ਦੇ ਨਾਮ ਰੱਖ ਲੈਣੇ ਜਿਦਾਂ ਸਾਡੇ ਪਿੰਡ ਦਾ goalkeeper ਆ harry ਜਾਂ ਜਿਹੜੇ ਸਾਡੇ forward ਖੇਡਦੇ ਸੀਗੇ ਜਿਵੇਂ Happy ਸੱਤੀ backward ਜਿਵੇਂ ਖੇਡਦੇ ਸੀਗੇ ਮਨਜੀਤ, ਬਿੰਦਾ ਇਹਨਾਂ ਦੇ ਨਾਮ center ਜਿਹੜੇ ਖੇਡਦੇ ਭੋਲੇ ਹੋਰੇ ਹੈ ਨਾ ਉਵੇਂ ਮੈਂ ਸਾਰੇ ਨਾਮ ਲਿਖ ਕੇ ਤੇ player ਬਣਾ ਲੈਣੇ ਤੇ player ਬਣਾ ਕੇ ਤੇ ਉਨ੍ਹਾਂ ਦੇ ਨਾਲ ਮੈਂ match ਲਾਉਣੇ ਫਿਰ ਮੈਂ ਤਕੜੀਆਂ-ਤਕੜੀਆਂ teams ਦੇ ਨਾਲ ਤੇ ਉਹਦੇ ਵਿੱਚ ਨਾ ਇੱਕ difficulty ਦਾ option ਹੁੰਦਾ ਸੀ ਵੀ ਜਿਹੜੀ game ਸੀਗੀ game ਦੇ ਵਿੱਚ ਇੱਕ difficulty ਵੀ ਤੁਸੀਂ normal ਖੇਡਣੀ ਆ medium ਖੇਡਣੀ ਆ ਜਾਂ strong ਖੇਡਣੀ ਆ ਆਏਂ level ਬਣੇ ਹੁੰਦੇ ਸੀ ਉਹਦੇ ਵਿੱਚ ਤੇ ਮੈਂ normal ਤੋਂ ਸ਼ੁਰੂ ਕੀਤਾ ਸੀਗਾ ਖੇਡਣਾ ਤੇ ਮੈਂ teams ਦੇ ਨਾਲ match ਲਾ ਲੈਣੇ ਤੁਸੀਂ ਦੇਖੋਗੇ ਵੀ ਨੱਬੇ-ਨੱਬੇ mints ਦੇ match ਹੁੰਦੇ ਸੀਗੇ ਤੇ ਐਦਾਂ ਲਗਦਾ ਹੁੰਦਾ ਸੀਗਾ ਵੀ ਹਾਂ ਵੀ ਜਿਦਾਂ ਆਪਾਂ ਨਾ ਵੀ real ਦੇ ਵਿੱਚ ਹੀ ਖੇਡੀ ਜਾਨੇ ਆ। ਤੇ ਉਵੇਂ ਜਵਾਂ ਮੈਨੂੰ feel ਹੁੰਦਾ ਵੀ ਹਾਂ ਵੀ ਯਰ ਵੀ ਆਪਣੇ ਪਿੰਡ ਦੀ team ਆ ਇਹਨੂੰ ਵੀ ਮੈਂ ਨਾ ਜਿਤਾਉਣਾ ਇਹਨੂੰ ਮੈਂ ਜਿੱਦਾਂ ਮਰਜ਼ੀ ਕਰਕੇ ਜੇ ਮੈਚ ਜਿੱਤ ਜਾਣਾ ਖੁਸ਼ ਹੋਣਾ। ਤੇ ਜੇ ਮੈਂ ਹਾਰ ਜਾਣਾ ਤੇ ਫਿਰ ਮੈਂ sad ਵੀ ਹੋਣਾ ਤੇ ਜਿਹੜੀ team ਤੋਂ ਮੈਂ ਹਾਰ ਜਾਂਦਾ ਸੀ ਉਹਦੇ ਨਾਲ ਫਿਰ ਮੈਂ ਦੁਬਾਰਾ match ਲਾਉਣਾ ਐਦਾਂ ਮੈਨੂੰ ਹੁੰਦਾ ਸੀਗਾ ਵੀ ਹਾਂ ਯਰ ਵੀ ਉਂਝ ਆਪਾਂ ਐਨੇ ਤਕੜੇ ਖਿਡਾਰੀ ਦਿੱਤੇ ਆ ਤੇ ਫਿਰ ਮੈਂ match ਕਿਦਾਂ ਹਾਰ ਸਕਦਾਂ ਮੈਚ ਤਾਂ ਜਿਦਾਂ ਆਪਾਂ ਕਹਿ ਦੇਈਏ ਨਾ ਯਰ ਵੀ computer ਦੇ ਨਾਲ ਹੀ match ਲਗਦਾ ਸੀਗਾ computer ਖੇਡਦਾ ਸੀਗਾ ਤੇ ਇੱਧਰੋਂ ਮੈਂ ਆਪਣਾ ਖੇਡਦਾ ਸੀਗਾ ਇੱਕ ਜਿਹੜਾ ਕੀ ਅਹ Keyboard ਹੁੰਦਾ ਆਪਣੇ ਹੈਨਾ ਉਹਦੇ ਉੱਤੇ ਜਿਹੜੇ arrow ਲੱਗੇ ਹੁੰਦੇ ਆ ਹੈਨਾ ਵੀ ਇੱਕ ਉੱਤੇ ਨੂੰ ਥੱਲੇ ਨੂੰ ਖੱਬੇ ਪਾਸੇ ਸੱਜੇ ਪਾਸੇ ਉਹਦੇ ਨਾਲ ਉਹਦੇ control ਹੁੰਦੇ ਸੀਗੇ ਤੇ ਜਿਹੜੇ ਉਹਦੇ button ਹੁੰਦੇ ਸੀਗੇ

ਛਾਂਟ ਮਾਰਦਾ ਸੀਗਾ ਪੂਰੀ ਤੇਜ਼ ਤੇ W ਤੋਂ ਥੋੜੀ skill ਮਾਰਦਾ ਸੀਗਾ ਤੋਂ ਅੱਗੇ-ਪਿੱਛੇ ਏਧਰ ਨੂੰ ਇਹ ਹੁੰਦਾ ਸੀਗਾ ਵੀ player ਨੂੰ ਆਪਾਂ ਉਹ ਕਰਨਾ ਭਜਾਉਣਾ ਆਪਾਂ ਕਿੱਦਾਂ

ਫਿਰ ਮੈਂ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਵੀ Football ਨੂੰ ਮਤਲਬ ਕਾਫੀ ਜ਼ਿਆਦਾ ਹੱਦ ਤੱਕ ਪਿਆਰ ਕਰਦਾ ਸੀਗਾ ਮੈਂ ਹੈਨਾ ਜਿਵੇਂ ਮੈਂ school ਦੇ ਵਿੱਚ Football ਖੇਡਿਆ, ਫਿਰ ਮੈਂ college ਦੇ ਵਿੱਚ ਮੈਂ Football ਖੇਡਿਆ ਤੇ ਮੈਂ ਮੇਰੇ ਕੋਲੇ state level ਦਾ ਇੱਕ certificate ਵੀ ਪਿਆ। ਮੈਂ state level ਤੇ ਵੀ Football ਖੇਡ ਕੇ ਆਇਆ ਹੋਇਆਂ ਵੀ Football ਦਾ ਮੈਨੂੰ ਕਾਫੀ ਜ਼ਿਆਦਾ ਮਤਲਬ ਸੀਗਾ ਸ਼ੌਕ ਵੀ ਮੈਂ ਖੇਡਣ ਦੇ ਵਿੱਚ ਕਾਫੀ ਜ਼ਿਆਦਾ ਮੇਰਾ interest ਸੀ ਮੇਰਾ। ਖੇਡਦਾ-ਖੇਡਦਾ ਤੇ ਮੈਂ ਬਈ ਜਦੋਂ ਅਸੀਂ school ਦੇ ਵਿੱਚ ਵੀ ਖੇਡਦੇ ਸਾਰਿਆਂ ਨੂੰ ਏਦਾਂ ਹੁੰਦਾ ਸੀਗਾ ਵੀ ਮੈਂ ਉਨ੍ਹਾਂ ਦੀ team ਦੇ ਵਿੱਚ ਹੋਵਾਂ ਹੈਨਾ ਤੇ ਜਦੋਂ ਅਸੀਂ Football ਖੇਡਦੇ ਹੁੰਦੇ ਸੀਗੇ ਨਾ ਜਿਵੇਂ ਵੀ break ਮਿਲਣੀ ਸਾਨੂੰ ਜਿਵੇਂ ਸਾਨੂੰ break ਮਿਲਗੀ ਅੱਠਵੀਂ class ਨੂੰ ਹੈਨਾ ਤੇ ਸਾਡੇ ਨਾ ਤਿੰਨ section ਸੀਗੇ ਇੱਕ A ਇੱਕ B ਤੇ ਇੱਕ C ਤੇ ਜਿੱਦੇਂ ਸਾਨੂੰ break ਮਿਲਣੀ ਅਸੀਂ ਕੀ ਕਰਨਾ ਵੀ A ਦਾ B ਨਾਲ match ਲਵਾ ਦੇਣਾ ਸੀ ਠੀਕਾ ਜਿਹੜੀ A ਤੇ B ਦੇ ਵਿੱਚੋਂ ਜਿੱਤੂਗੀ ਠੀਕਾ ਉਹਦਾ ਅਸੀਂ match ਮਤਲਬ ਲਵਾ ਦਿੰਦੇ ਸੀਗੇ ਇਹਦੇ ਨਾਲ C ਨਾਲ ਤੇ ਫਿਰ ਅਸੀਂ ਦੇਖਦੇ ਸੀਗੇ ਵੀ ਸਾਰੇ sections ਦੇ ਵਿੱਚੋਂ ਕਿਹੜੀ ਸਭ ਤੋਂ ਜ਼ਿਆਦਾ ਤਕੜੀ team

ਤੇ ਅਸੀਂ ਬਹੁਤ ਹੀ ਘੱਟ match ਹਾਰੇ ਆਂ ਵੀ ਜਿੰਨ੍ਹਾਂ time ਵੀ ਮੈਂ ਖੇਡਿਆ ਵੀ ਮੇਰਾ ਬਹੁਤ ਜ਼ਿਆਦਾ interest ਸੀਗਾ ਮੈਂ ਖੇਡਦਾ ਹੁੰਦਾ ਸੀਗਾ forward line ਤੇ ਸੱਜੇ ਹੱਥ ਮੈਂ ਸੱਜੇ ਹੱਥ forward ਖੇਡਦਾ ਸੀਗਾ ਤੇ ਮੇਰੇ ਕਾਫੀ ਜ਼ਿਆਦਾ ਮਤਲਬ ਵੀ ਜਿਵੇਂ ਸਕੂਲੀ ਤੌਰ ਤੇ ਨਾ ਉਦੋਂ ਜਿਵੇਂ ਆਪਾਂ ਕਹਿ ਦੇਈਏ ਵੀ tournament ਹੁੰਦੇ ਸੀਗੇ

undersixteen ਵੀ ਖੇਡਿਆ ਤੇ under nineteen ਵੀ ਖੇਡਿਆ ਮੈਂ ਤੇ ਮੈਂ ਹਮੇਸ਼ਾ ਹੀ ਜਦੋਂ ਜਿੰਨ੍ਹੇਂ ਵਾਰੀ ਮੈਂ ਖੇਡਿਆ ਰੱਬ ਦੀ ਕ੍ਰਿਪਾ ਨਾਲ ਮੈਂ ਨਾ ਵੀ under fourteen ਦੇ ਵਿੱਚ ਵੀ ਮੈਂ best player ਗਿਆ ਮੈਂ ਤੇ under sixteen ਦੇ ਵਿੱਚ ਵੀ best best player ਗਿਆ ਤੇ under nineteen ਦੇ ਵਿੱਚ ਵੀ ਮੈਂ bestplayer ਗਿਆ ਤੇ ਜਦੋਂ schools ਦੇ ਵਿੱਚ ਖੇਡਦੇ ਸੀਗੇ ਉਦੋਂ ਤੁਹਾਨੂੰ ਮੈਂ ਦੱਸਿਆ ਈ ਆ ਵੀ ਮੈਂ best player ਹੁੰਦਾ ਸੀਗਾ ਦੂਜੀ ਗੱਲ ਇਹ ਸੀ ਵੀ ਨਾ ਖੇਡਾਂ ਦੇ ਨਾਲ ਵੀ ਜਿਹੜਾ ਮੇਰਾ ਸਰੀਰ ਸੀਗਾ ਨਾ ਉਹ ਏਨਾ ਕੁ ਜ਼ਿਆਦਾ ਪੱਕ ਗਿਆ ਸੀਗਾ ਵੀ ਜਿਹੜਾ ਮੇਰੇ ਤੋਂ ਮਰਜ਼ੀ ਕੰਮ ਕਰਾ ਲਉ ਜਿੰਨਾ ਮਰਜ਼ੀ ਭਜਾ ਲਉ ਚਾਹੇ ਧੁੱਪੇ ਖੜਾ ਲਉ ਛਾਵੇਂ ਖੜਾ ਲਉ ਵੀ ਏਹੋ ਜਿਹਾ ਮੇਰਾ ਸਰੀਰ ਇੰਨਾ ਮੇਰਾ ਮੇਰਾ ਬਣ ਗਿਆ ਸੀ ਵੀ ਜਿਹਨੂੰ ਆਪਾਂ ਕਹਿ ਦੇਈਏ ਵੀ ਥੱਕਦਾ ਹੀ ਨਈ ਸੀਗਾ ਨਾ ਉਦੋਂ ਕੋਈ ਖੁਰਾਕ ਦਾ ਪਤਾ ਹੁੰਦਾ ਸੀਗਾ ਨਾ ਈ ਕੁੱਝ ਹੋਰ ਪਤਾ ਹੁੰਦਾ ਸੀਗਾ ਵੀ ਆਪਾਂ ਇੱਕ ਜਿਵੇਂ ਕਹਿ ਦੇਈਏ ਨਾ ਸਰੀਰ ਨੂੰ ਨਾ ਆਪਾਂ ਮੈਂ ਕਹਿਨਾ ਜਿੱਦਾਂ ਗਜ਼ਾ ਦੇਨੇ ਆਂ ਨਾ ਇਹ ਸਰੀਰ ਉੱਦਾਂ ਦਾ ਈ ਹੋ ਜਾਂਦਾ।

ਸੁਬਹ ਉੱਠਣ ਤੋਂ ਲੈ ਕੇ ਰਾਤ ਤੱਕ ਭੱਜਦਾ ਹੁੰਦਾ ਸੀ ਮੈਂ ਭੱਜੀ ਜਾਣਾ ਜਦੋਂ ਵਿਹਲਾ time ਮਿਲਣਾ ਮੈਂ ਭੱਜਣਾ, ਭੱਜਣਾ, ਭੱਜਣਾ ਬਿਨਾਂ gym ਤੋਂ ਮੇਰੇ six pack ਬਣਗੇ ਸੀਗੇ ਇੰਨੀ ਜ਼ਿਆਦਾ ਵਧੀਆ ਏ game ਆ Football